ਨਹੀਂ ਸਗੋਂ ਨੇਕੀ ਕਾਰਨ ਦੀ ਦਿੱਤੀ ਦਾਤ ਦੀ ਠੀਕ ਵਰਤੋਂ ਕਰਨ ਨਾਲ ਮਿਲਿਆ। ਇੱਕ ਦਿਨ ਜਦ ਇੱਕ ਦੋ ਇਹ ਕੀ ਕਹਿੰਦੇ ਆਪਣਾ ਇੱਕ ਦਿਨ ਜਦੋ ਦੋਵੇ ਮਿੱਤਰ ਉਸ ਥਾਂ ਲੰਗ ਰਹੇ ਸਨ। ਜਿੱਥੇ ਮੈ ਰੱਸਿਆਂ ਬੱਟਣ ਦਾ ਰੱਸਿਆਂ ਬੱਟਣ ਜਾਂਦਾ ਸੀ। ਤਾ ਉਹ ਮੈਨੂੰ ਦੇਖ ਕੇ ਅਚਾਨਕ ਰੁੱਕ ਗਏ। ਸਈਦ ਆਪਣੇ ਮਿੱਤਰ ਨੂੰ ਕਹਿਣ ਲੱਗਾ। ਵਿਚਾਰਾ ਰਸੀਆ ਬੱਟਣ ਵਾਲਾ ਕਿੰਨਾ ਸਹਿਮਤ ਹੈ। ਕਿੰਨਾ ਮਿਹਨਤ ਕਰ ਰਿਆ ਹੈ। ਤਾਂ ਇਹਦੀ ਵਜਾ ਤਾਂ ਉਹ ਜਾਣਦਾ ਇਹ ਕਿ ਇਹ ਇਹੋ ਜਿਹਾ ਮੋਕਾ ਫ਼ੇਰ ਕਿਤੇ ਹੱਥ ਲੱਗਣਾ ਹੈ। ਕੀ ਸਲਾਹ ਹੈ। ਕੀ ਖਿਆਲ ਹੈ। ਇਸਤੋਂ ਆਪਾ ਪਰਤ ਕੇ ਵੇਖ ਲਈਏ ਕੀ ਸਿਰਫ਼ ਪੈਸਾ ਹੀ ਮਨੁੱਖ ਨੂੰ ਖੁਸ਼ੀ ਦਿੰਦਾ ਹੈ ਕੇ ਨਹੀਂ। ਹਾਂ ਜ਼ਰੂਰ ਸ਼ਾਇਦ ਨੇ ਕਿਹਾ। ਹੋਰ ਇਸ ਤਰ੍ਹਾਂ

ਕਰਕੇ ਵੇਖ ਸਕੀਏ। ਠੀਕ ਹੈ, ਠੀਕ ਹੈ ਬਈ ਸ਼ਾਇਦ ਨੇਂ ਕਿਹਾ ਫੇਰ ਚੰਗੀ ਤਰ੍ਹਾਂ ਮੌਕਾ ਹੱਥ ਲਗਣਾ ਚਾਹੀਦਾ ਹੈ। ਇਸੇ ਤਰ੍ਹਾਂ ਮੈਂ ਕੁੱਝ ਪੈਸੇ ਨਾਲ ਤੇ ਇਹ ਵਿਚਾਰ ਕਰਕੇ ਸਾਈਦੀ ਦੇ ਨਾਂ ਸਾਈਦ ਨੇ ਮੇਰਾ ਨਾਂ ਪੁੱਛਿਆ ਮੈਂ ਕਿਹਾ ਜਨਾਬ ਮੇਰਾ ਨਾਮ ਹਸਨ ਹੈ। ਮੈਂ ਰੱਸੀਆਂ ਬਟੋਣ ਦਾ ਕੰਮ ਕਰਦਾ ਹਾਂ। ਇਸ ਲਈ ਮੇਰੀ ਆਲੀ ਰੱਸੀਆਂ ਵਾਲਾ ਪਈ ਹੋਈ ਆ। ਤੇ ਸਾਇਦੀ ਨੇ ਪੁੱਛਿਆ ਤੂੰ ਲੱਗਦਾ, ਏ ਤਾਂ ਬੜਾ ਸਿਆਣਾ ਏ ਪਰ ਤੈਨੂੰ ਖਿਆਲ ਨਹੀਂ ਏ ਕੇ ਪੈਸੇ ਬਚਾਕੇ ਬਹੁਤ ਸਾਰਿਆਂ ਸੰਕ ਖਰੀਦ ਲਵੇ ਤੇ ਆਪਨੇ ਵਪਾਰ ਨੂੰ ਵਧਾਉਣ ਦੀ ਕੋਸ਼ਿਸ਼ ਕਰੇ ਤੁਸੀ ਕਹਿੰਦੇ ਤਾਂ ਬਿਲਕੁਲ ਠੀਕ ਹੋ, ਪਰ ਤੁਹਾਨੂੰ ਪਤਾ ਨਹੀਂ ਮੇਰੇ ਘਰ ਪਾਲਣ ਵਾਲੇ ਛੇ ਜੀ ਹੋਰ ਨੇਂ। ਸਾਰੇ ਕੰਮ ਕਾਰ ਕਰਕੇ ਮੇਰਾ ਲੱਕ ਟੁੱਟ ਜਾਂਦਾ ਹੈ। ਤਾਂ ਜਾਕੇ ਜਿਸ ਵੇਲੇ ਮੈਂ ਆਪਨੇ ਘਰ ਤਾਂ ਜਾਕੇ ਡੰਗ ਦੀ ਰੋਟੀ ਮਿਲਦੀ ਹੈ। ਫ਼ੇਰ ਹੀ ਰੱਬ ਦਾ ਲੱਖ- ਲੱਖ ਸ਼ੁਕਰ ਹੈ। ਜਿੱਥੇ ਅੱਗੇ ਹੱਥ ਤਾਂ ਨਹੀਂ ਅੱਡਣਾ ਪੈਂਦਾ। ਜਿੱਸ ਵੇਲੇ ਆਪਣੀ ਗੱਲ ਖ਼ਤਮ ਕੀਤੀ ਤਾਂ ਸਾਇਦੀ ਨੇਂ ਕਿਹਾ। ਤੇ ਮੈਂ ਤੈਨੂੰ ਦੋ ਸੋ ਮੋਰਾਂ ਥੈਲੀ ਨਾਲ ਦੇਮਾ ਤਾਂ ਤੂੰ ਕੀ ਕਰੇ। ਇਸ ਰਕਮ ਨੂੰ ਉਹ ਉਹਨੂੰ ਵਦੋਂਣ ਦੀ ਤੇ ਅਮੀਰ ਬਣਨ ਦੀ ਕੋਸ਼ਿਸ਼ ਕਰੇਂਗਾ। ਇਹ ਸੁਣ ਕੇ ਪਹਿਲਾਂ ਤਾਂ ਮੈਂ ਸਮਝਿਆ ਕਿ ਉਹ ਸ਼ਾਇਦ ਉਹ ਮੇਰਾ ਮਖੌਲ ਉੜਾ ਰਹੇ ਨੇਂ। ਪਰ ਉਹ ਉਹਦੇ ਚੇਹਰੇ ਦੀ ਜਾਂਦਾ ਰਿਹਾ ਤੇ ਮੈ ਉੱਤਰ ਦਿੱਤਾ। ਜਨਾਬ ਦੋ ਸੋ ਮੋਹਰਾ ਤਾਂ ਇੱਕ ਬੜੀ ਅੱਧੀ ਰਕਮ ਏ, ਤੇ ਜੇ ਮੇਰੇ ਪਾਸ ਤੇ ਜੇ ਮੇਰੇ ਪਾਸ ਕੀਤੇ। ਇਸਦਾ ਚੋਥਾ ਹਿੱਸਾ ਵੀ ਹੋਵੇ ਤਾ ਮੈਨੂੰ ਜਕੀਨ ਏ ਕੀ ਥੋੜੇ ਚਿਰ ਵਿਚ ਹੀ ਮੈ ਵਾਲਿਆਂ ਦੀਆ ਅੱਖਾਂ ਖੋਲ ਦਿਆ। ਤਾਂ ਇਹ ਸੁਣ ਕੇ ਖੁਸ਼ ਹੋਇਆ ਤੇ ਉਸ ਨੇ ਆਪਣੇ ਚੁੱਗ ਵਿੱਚੋ ਇੱਕ ਥੈਲੀ ਕੱਢ ਕੇ ਮੇਰੇ ਹੱਥ ਵਿੱਚ ਫੜਾਈ ਅਤੇ ਕਿਹਾ, ਏਹ੍ਹ ਲਹਿ ਦੋ ਸੋ ਮੋਹਰਾ ਨੇ ਰੱਬ ਕਰੇ ਤੈਨੂੰ ਆਪਣੀ ਮੰਤਵ ਵਿੱਚ ਸਫ਼ਲਤਾ ਦੇਵੇ । ਇਹ ਕਹਿ ਕੇ ਉਥੋਂ ਉਹ ਦੋਵੇ ਲੱਗ ਚੱਲੇ। ਮੈਨੂੰ ਡਰ ਕੀ ਇਹ ਇਤਨੀ ਵੱਡੀ ਰਕਮ ਏ, ਕਿਤੇ ਮੇਰੇ ਹੱਥ ਜਾਂਦੀ ਹੀ ਨਾ ਰਹਿ ਜੇ ਤੇ ਸੋਂ ਮੈ ਓਸ ਵਿੱਚੋ ਦਸ ਮੋਹਰਾ ਕੱਢ ਕੇ ਬਾਕੀ ਦੀਆ ਬੜੇ ਦਿਹਾਨ ਨਾਲ ਆਪਣੇ ਪੱਗ ਵਿੱਚ ਲੂਕਾ ਲੀਆ। ਮੇਰਾ ਖਿਆਲ ਸੀ, ਦਸ ਮੋਹਰਾ ਵਿੱਚੋ ਕੁਛ ਪੈਸੇਆਂ ਦਾ ਖਾਨ ਲਈ ਘਰ ਥੋੜਾ ਜਿਹਾ ਮਾਸ ਲੈ ਜਾਵਾ ਅਤੇ ਬਾਕੀ ਪੈਸਿਆਂ ਦੀ ਕੁੱਜ ਸਣ ਖਰੀਦ ਲਵਾ। ਮੈ ਇੱਕ ਝੱਟਕੇ ਦੀ ਦੁਕਾਨ ਵਿੱਚੋ ਮਾਸ ਖਰੀਦਿਆ ਅਤੇ ਉਸ ਦੀ ਹੱਥ ਵਿੱਚ ਘਰ ਵੱਲ ਤੁਰ ਪਿਆ। ਅਹ ਰਾਹ ਵਿੱਚ ਅਚਾਨਕ ਇੱਕ ਅਹ ਟੱਲ ਦੇ ਇੱਲ ਨੇ ਮੇਰੇ ਅਮ ਪਈ ਮਾਸ ਤਾ ਮੈ ਫੁਰਤੀ ਨਾਲ ਬਚਾ ਲਿਆ ਪਰ ਮੈ ਇੱਕ ਝੱਟਕੇ ਦੀ ਦੁਕਾਨ ਵਿੱਚੋ ਮਾਸ ਖਰੀਦਿਆ ਅਤੇ ਪਰ ਉਹਦੇ ਪੰਜਿਆਂ ਤੋਂ ਮੇਰੀ ਪੱਗ ਅੜ ਗਈ ਅਤੇ ਉਹੋ ਨਾਲ ਹੀ ਲੈ ਗਈ ਉੱਡ ਗਈ। ਬਚੇ ਖੁਚੇ ਪੈਸੇਆਂ ਨਾਲ ਪਹਿਲ ਤਾ ਮੈ ਸਿਰ ਭੱਜਣ ਲਈ ਇੱਕ ਨਵੀ ਪੱਗ ਖਰੀਦੀ ਅਤੇ ਫੇਰ ਹਰ ਰੋਜ ਵਾਂਗ ਆਪਣੇ ਕੰਮ ਕਾਰ ਵਿੱਚ ਜੁਟ ਗਿਆ। ਥੋੜੇ ਚਿਰ ਪਿੱਛੋਂ ਜਾਣੇ ਆਪਣਾ ਥੋੜੇ ਦਿਨਾਂ ਵਾਦ ਚੰਗਾ ਗੁਜ਼ਾਰਾ ਚਲਦਾ ਰਿਹਾ। ਪਰ ਜਦੋ ਉਹ ਪੈਸੇ ਮੁੱਕ ਗਏ ਤਾ ਪਹਿਲਾ ਵਾਂਗ ਹੀ ਫ਼ੇਰ ਸਾਡੇ ਘਰ ਭੁੱਖ ਨੰਗ ਵਰਤ ਗਈ। ਪਰ ਮੈ ਰੱਬ ਦੀ ਰਜਾ ਵਿੱਚ ਖ਼ੁਸ਼ ਹਾਂ। ਮੈ ਸੋਚਿਆ ਅਸੀ ਪ੍ਰਮਾਤਮਾ ਕੋਲੋਂ ਪੈਸੇ ਲਈ। ਜੇ ਉਹਨੇ ਦੇ ਦਿੱਤੇ ਤਾ ਉਹਦੀ ਮਰਜ਼ੀ ਜੇ ਕੋਹ ਲੱਤੇ ਤਾਂ ਵੀ ਉਹਦੀ ਮਰਜ਼ੀ ਕੋਈ ਗੱਲ ਨੀ। ਉਸ ਅੱਗੇ ਜ਼ੋਰ ਥੋੜਾ ਏ ਸਾਡਾ ਪਰ ਮੇਰੀ ਵੋਹਟੀ ਕਿਸੇ ਹੋਰ ਮਿੱਟੀ ਦੀ ਬਨੀ ਹੋਈ ਏ, ਉਹਨੇ ਇਸ ਨਕਸਾਨ ਤੇ ਬੜੀ ਤਰਖਲੀ ਮਚਾਈ। ਮੈ ਉਹਨੂੰ ਬੜਾ ਸਮਜਾਇਆ ਬੁਜਾਇਆ ਪਰ ਉਹ ਕਿੱਥੇ ਟਲਣ ਵਾਲੀ ਸੀ। ਆਂਢ-ਗੁਆਂਢ ਜਾ ਕੇ ਉਹਨੇ ਢਿਡੋਰਾ ਪਿੱਟਦੀ ਰਹੀ। ਕਿ ਅਸੀ ਮਾਰੇ ਗਏ ਲੁਟੇ ਗਏ ਲੋਕਾਂ ਦੀ ਲੋਕਾਂ ਨੂੰ ਸਾਡੀ ਹਾਲਤ ਦਾ ਤਾ ਪਤਾ ਹੀ ਹੈ ਸੀ। ਸੋ ਇਸੇ ਤਰਾਂ ਇਸਤੋਂ ਸਿਵਾ ਉਹ ਸਾਡਾ ਕੱਠਾ ਮਖੌਲ ਉਡਾਂਦੇ ਰਹੇ ਕੀ ਬਣਨਾ ਸੀ। ਪਰ ਮੈ ਇਸੇ ਹਾਲਤ ਵਿੱਚ ਛੇ ਮਹੀਨੇ ਲੱਗੇ। ਉਸ ਤੋਂ ਬਾਦ ਇੱਕ ਦਿਨ ਉਹ ਅਚਾਨਕ ਉਹ ਦੋਵੇ ਮਿੱਤਰ ਸਾਈਦੀ ਅਤੇ ਸਾਈਦ ਫੇਰ ਮੇਰੇ ਪਾਸ ਆਏ ਅਤੇ ਸਾਈਦ ਨੇ ਮੇਰਾ ਹਾਲ ਪੁੱਛਿਆ। ਮੈ ਕਿਹਾ ਜਨਾਬ ਮੈ ਕੀ ਦੱਸਾਂ ਤੁਸੀ ਤਾ ਮੇਰੇ ਤੇ ਬੜੀ ਆਸਾ ਲਾਇ ਬੈਠੇ ਸਾ ਤੇ ਪ੍ਰਮਾਤਮਾ ਨੂੰ ਕੁੱਜ ਹੋਰ ਈ ਮੰਜੂਰ ਸੀ। ਜੇ ਉਹ ਚਾਹੇ ਤਾ ਲੱਖ ਦਾ ਕੱਖ ਕਰ ਦਿੰਦਾ ਹੈ ਤੇ ਜੇ ਮੈ ਕਿਹਾ ਕੀ ਉਹਨਾਂ ਨੂੰ ਇੱਲ ਵਾਰੇ ਸਾਰੀ ਗੱਲ ਵਰਤਾ ਸੁਣਾਈ ਅਤੇ ਜਕੀਨ ਦਵਾਉਣ ਦੀ ਕੋਸ਼ਿਸ਼ ਕੀਤੀ ਕੀ ਇਹ ਗੱਲ ਸੋਲਾਹ੍ਹ ਆਨੇ ਸੱਚ ਏ ਅਤੇ ਇਸੇ ਵਾਰੇ ਸ਼ਹਿਰ ਦਾ ਬੱਚਾ-ਬੱਚਾ ਜਾਣਦਾ ਏ ਠੀਕ ਹੈ ਤੇ ਮੈ ਕਿਹਾ।

ਸੋਚ ਵਿਚਾਰ ਕੇ ਸਾਈਦੀ ਨੇ ਆਪਣੇ ਚੋਗਾ ਵਿੱਚੋ ਦੋ ਸੋ ਮੋਹਰਾ ਦੀ ਇੱਕ ਹੋਰ ਥੈਲੀ ਕੱਢੀ ਅਤੇ ਫੇਰ ਮੇਰੇ ਹਵਾਲੇ ਕਰ ਗਿਆ ਤੇ ਕਹਿਣ ਲੱਗਾ ਚੱਲੋ ਹੋਈ ਸੋ ਹੋਈ ਕੋਈ ਗੱਲ ਨੀ

ਉਹਦਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾ। ਕੀ ਉਹ ਦੋਵੇ ਹੱਥ ਤੁਰ ਪਏ। ਮੈ ਕਿਹਾ ਦੇਖ ਰੱਬ ਮੇਰਾ ਇਹਨਾਂ ਨਾਲ ਕਿਹੜੇ ਪੁਰਾਣੇ ਜੁਗਾਂ ਦਾ ਲੈਣ ਦੇਣ ਆ ਨਾ ਜਾਣ ਨਾ ਪਛਾਣ।

ਨਾਲ ਤੁਹਾਨੂੰ ਆਪਣੀ ਹਰ ਮਨ ਚਾਹੀ ਚੀਜ਼

ਉੱਦਮੀ ਅਤੇ ਕਮਾਈ ਵਿਸ਼ੇਸ਼ੀਅਗ ਅਸੀਂ ਜਿਸ ਚੀਜ਼ ਨੂੰ ਪਾਉਣ ਦੀ ਚਾਹੁਣ ਕਰੀਏ ਉਸ ਨੂੰ ਪਾ ਸਕਦੇ ਹਾਂ, ਇਸ ਨਾਲ਼ ਕੋਈ ਫਰਕ ਨੀ ਪੈਂਦਾ ਕੀ ਉਹ ਚੀਜ਼ ਕਿੰਨੀ ਵੱਡੀ ਹੈ ਤੁਸੀਂ ਕਿਸ ਤਰਾਂ ਦੇ ਮਕਾਨ ਵਿੱਚ ਰਹਿਣਾ ਚਾਹੁੰਦੇ ਹੋ, ਕੀ ਤੁਸੀਂ ਕਰੋੜਪਤੀ ਬਣਨਾ ਚਾਉਂਦੇ ਹੋ, ਤੁਸੀਂ ਕਿਸ ਤਰਾਂ ਦਾ ਬਜ਼ਸ ਬਣਾਉਣਾ ਚਾਉਂਦੇ ਹੋ, ਕੀ ਤੁਸੀਂ ਜਿਆਦਾ ਸਫਲਤਾ ਚਾਉਂਦੇ ਹੋ, ਅਹਿਮ ਸਵਾਲ ਇਹ ਹੈ

ਡਾਕਟਰ ਡੈਨਿਸ ਵੇਟਲੀ ਮਨੋਵਿਗਿਆਨੀ ਅਤੇ ਮਾਨਸਿਕ ਸਮਰੱਥਾ trainer ਅਤੀਤ ਦੇ ਜਿਹਨਾਂ leaders ਦੇ ਕੋਲ ਰਹੱਸ ਸੀ ਓਹ ਇਸ ਦੀ ਸ਼ਕਤੀ ਦਾ ਗਿਆਨ ਅਪਣੇ ਤੱਕ ਹੀਂ ਸੀਮਿਤ ਰੱਖਣਾ ਚਾਹੁੰਦੇ ਸਨ ਅਤੇ ਦੂਜਿਆ ਨੂੰ ਨਹੀਂ ਦੱਸਣਾ ਚਾਹੁੰਦੇ ਸਨ ਓਹਨਾਂ ਨੇ ਇਹ ਰਹੱਸ ਲੋਕਾਂ ਨੂੰ ਨਹੀਂ ਦੱਸਿਆ ਆਮ ਲੋਕੀਂ ਕੰਮ ਧੰਦਿਆ ਤੇ ਜਿਊਦੇ ਸਨ ਸਾਰਾ ਦਿਨ ਕੰਮ ਕਰਦੇ ਸੀ ਅਤੇ ਸ਼ਾਮੀ ਘਰ ਮੁੜ ਆਉਂਦੇ ਸਨ ਓਹਨਾਂ ਦੀ ਜ਼ਿੰਦਗੀ ਇਸੇ ਚੱਕੀ ਤੇ ਚੱਲਦੀ ਸੀ ਅਤੇ ਓਹਨਾਂ ਕੋਲ ਜ਼ਰਾ ਜਿਹੀ ਵੀ ਸ਼ਕਤੀ ਨਹੀਂ ਸੀ ਕਿਓਕਿ ਰਹੱਸ ਸਿਰਫ਼ ਕੁਜ ਕੁ ਲੋਕਾਂ ਨੂ ਹੀਂ ਪਤਾ ਸੀ ਇਤਿਹਾਸ ਚ ਭੱਟ ਸਾਰੇ ਲੋਕਾਂ ਦੇ ਮਨਾਂ ਚ ਰਹੱਸ ਦਾ ਗਿਆਨ ਹਾਸਲ ਕਰਨ ਦੀ ਇੱਛਾ ਜਾਗ੍ਰਿਤ ਹੋਈ ਅਤੇ ਕਈ ਜਾਣਕਾਰਾ ਨੇ ਤਾਂ ਦੂਜਿਆ ਤੱਕ ਉਸ ਗਿਆਨ ਨੂੰ ਪਹੁੰਚਾਉਣ ਦਾ ਤਰੀਕਾ ਲੱਭਣ ਦੀ ਵੀ ਕੋਸ਼ਿਸ਼ ਕੀਤੀ

ਵਿਤੀ ਚਮਤਕਾਰ, ਸਰੀਰਕ ਚਮਤਕਾਰ, ਮਾਨਸਿਕ ਉਪਚਾਰ ਅਤੇ ਸਬੰਧਾਂ ਦੇ ਉਪਚਾਰ ਦੇ ਚਮਤਕਾਰ jacket and field ਲੇਖਕ, ਸਿੱਖਿਅਕ, ਜੀਵਨ ਮਾਰਗ ਦਰਸ਼ਕ ਅਤੇ ਪ੍ਰੇਰਕ ਇਹ ਸਾਰਾ ਕੁਜ ਇਸ ਲਈ ਹੋਇਆ ਕਿਓਕਿ ਮੈਂ ਇਹ ਜਾਣ ਲਿਆ ਕੀ ਰਹੱਸ ਤੇ ਅਮਲ ਕਿਵੇ ਕਰਨਾ ਹੈ ਰਹੱਸ ਕੀ ਹੈ, ਬੋਬ ਪਰੋਪਟਰ ਤੁਸੀਂ ਸ਼ਾਇਦ ਇਹ ਸੋਚ ਸੋਚ ਕੇ ਹੈਰਾਨ ਹੋ ਰਹੇ ਹੋਵੋਗੇ, ਆਖਿਰ ਇਹ ਰਹੱਸ ਹੈ ਕੀ? ਮੈਂ ਤਹਾਨੂੰ ਦੱਸਦਾ ਹਾਂ ਕਿ ਮੇਰੇ ਹਿਸਾਬ ਨਾਲ਼ ਇਸਦਾ ਕੀ ਮਤਲਬ ਹੈ ਅਸੀਂ ਸਾਰੇ ਇਸ ਹੀਂ ਅਸੀਮਿਤ ਸ਼ਕਤੀ ਨਾਲ਼ ਕੰਮ ਕਰਦੇ ਹਾਂ, ਇੱਕੋ ਜਿਹੇ ਨਿਯਮ ਸਾਡਾ ਮਾਰਗ ਦਰਸ਼ਨ ਕਰਦੇ ਹਨ, ਬ੍ਰਹਮੰਡ ਤੇ ਕੁਦਰਤ ਦੇ ਨਿਯਮ ਇਨੇ ਦਰੁਸਤ ਹਨ ਕੀ ਸਾਨੂ spaceship ਬਣਾਉਣ ਚ ਜ਼ਰਾ ਵੀ ਮੁਸ਼ਕਿਲ ਨਹੀਂ ਆਉਂਦੀ ਅਸੀਂ ਲੋਕਾਂ ਨੂੰ ਚੰਨ ਤੇ ਭੇਜ ਸਕਦੇ ਹਾਂ ਅਤੇ spaceship ਦੇ ਉਤਰਨ ਦੇ ਪਲ ਨੂੰ ਸਕਿੰਟਾਂ ਨਾਲ਼ control ਕਰ ਸਕਦੇ ਹਾਂ ਤੁਸੀਂ ਭਾਰਤ, ਅਸਟ੍ਰੇਲੀਆ newzeland, stockholm london, toronto, martial new york ਜਾਂ ਚਾਹੇ ਜਿੱਥੇ ਵੀ ਰਹਿੰਦੇ ਹੋ ਅਸੀਂ ਸਾਰੇ ਇੱਕੋ ਹੀਂ ਸ਼ਕਤੀ ਇੱਕੋ ਹੀਂ ਨਿਯਮ ਨਾਲ਼ ਕੰਮ ਕਰਦੇ ਹਾਂ

ਅਤੇ ਓਹ ਓਹਨਾਂ ਤਸਵੀਰਾਂ ਰਾਹੀਂ ਤੁਹਾਡੇ ਵੱਲ ਆਕਰਸ਼ਿਤ ਹੋ ਰਹੀਆ ਹਨ, ਜਿਹੜੀਆ ਤੁਹਾਡੇ ਦਿਮਾਗ ਵਿੱਚ ਹਨ ਭਾਵ ਜੋ ਤੁਸੀਂ ਸੋਚ ਰਹੇ ਹੋ ਤੁਹਾਡੇ ਮਸਤੀਸ਼ਕ ਵਿੱਚ ਜੋ ਕੁਜ ਵੀ ਚੱਲ ਰਿਹਾ ਹੈ ਉਸ ਨੂ ਤੁਸੀਂ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ, ਤੁਹਾਡਾ ਹਰ ਵਿਚਾਰ ਇੱਕ ਵਾਸਤਵਿਕ ਵਸਤ ਇੱਕ ਸ਼ਕਤੀ ਹੈ ਦੁਨੀਆ ਦੇ ਮਹੱਤਵ ਸਿੱਖਿਅਕਾਂ ਨੇ ਸਾਨੂ ਦੱਸਿਆ ਹੈ ਕੀ ਆਕਰਸ਼ਣ ਦਾ ਨਿਯਮ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਨਿਯਮ ਹੈ, ਵਿਲਿਅਮ ਸ਼ੇਖਸਪੀਅਰ, ਰੋਬਰਟ ਬੀਉਨਿਂਗ ਅਤੇ ਵਿਲਿਅਮ ਬਲੈਕ ਨੇ ਇਸਨੂ ਆਪਣੀ ਕਵਿਤਾ ਚ ਸਿੱਖਿਆ ਹੈ ਲੂਡਬਿਕ ਵੈਨ ਲਿਥੋਵਨ ਵਰਗੇ ਸੰਗੀਤਕਾਰਾਂ ਨੇ ਇਸਨੂ ਅਪਣੇ ਸੰਗੀਤ ਵਿੱਚ ਵਿਅਕਤ ਕੀਤਾ ਹੈ ਨੇ ਇਸਨੂ ਆਪਣੀ painting

ਲੇਖਣੀ ਅਤੇ ਦਰਸ਼ਨ ਚ ਵਿਅਗਤ ਕੀਤਾ ਹੈ ਇਸੇ ਕਰਕੇ ਓਹਨਾਂ ਦੇ ਨਾਂ ਅਮਰ ਅਤੇ ਓਹਨਾਂ ਦੀ ਮਹਾਨਤਾ ਸਦੀਆ ਬਾਦ ਵੀ ਕਾਇਮ ਹੈ ਇਹ ਰਹੱਸ ਹਿੰਦੂ ਧਰਮ ਪਰਮਪਰਾਵਾਂ ਬੋਧ ਧਰਮ, ਯਹੂਦੀ ਧਰਮ, ਈਸਾਈ ਧਰਮ ਅਤੇ ਇਸਲਾਮ ਚ ਮੋਜੂਦ ਹਨ ਇਹ ਬੈਬੀਲੋਨ ਅਤੇ ਮਿਸਰ ਦੀ ਪ੍ਰਾਚੀਨ ਸੱਭਿਅਤਾ ਦੀ ਲੇਖਣੀ ਅਤੇ ਕਹਾਣੀਆ ਚ ਦਰਸਾਇਆ ਗਿਆ ਹੈ ਇਹ ਨਿਯਮ ਜੁਗਾਂ ਜੁਗਾਂ ਤੋਂ ਕਈ ਰੂਪਾਂ ਚ ਵਿਅਕਤ ਹੁੰਦਾ ਆ ਰਿਹਾ ਹੈ ਅਤੇ ਇਸਨੂ ਸਦੀਆ ਪੁਰਾਣੇ ਪ੍ਰਾਚੀਨ ਗ੍ਰੰਥਾਂ ਚ ਪੜਿਆ ਜਾ ਸਕਦਾ ਹੈ, ਇਸਨੂ ਤਿੰਨ ਹਜ਼ਾਰ ਈਸਾ ਪੂਰਵ ਚ ਪੱਥਰਾਂ ਤੇ ਉਕੇਰਿਆ ਗਿਆ ਸੀ

ਕੋਈ ਵੀ ਇਸਨੂ ਲੱਭ ਸਕਦਾ ਸੀ, ਨਿਯਮ ਜਾਂ ਕਾਨੂੰਨ ਸਮੇ ਦੇ ਨਾਲ਼ ਹੀਂ ਸ਼ੁਰੂ ਹੋ ਗਿਆ ਸੀ ਇਸਦੀ ਹੋਂਦ ਹਮੇਸ਼ਾ ਤੋਂ ਸੀ ਅਤੇ ਹਮੇਸ਼ਾ ਰਹੇਗੀ ਵੀ, ਏਹੀ ਨਿਯਮ ਬ੍ਰਹਮੰਡ ਦੀ ਸਮੁੱਚੀ ਵਿਵਸਥਾ ਤੁਹਾਡੇ ਜੀਵਨ ਦੇ ਹਰ ਪਲ ਅਤੇ ਤੁਹਾਡੇ ਜੀਵਨ ਦੇ ਹਰ ਅਨੁਭਵ ਨੂੰ ਨਿਸ਼ਿਚਤ ਕਰਦਾ ਹੈ ਇਸ ਨਾਲ਼ ਕੋਈ ਫਰਕ ਨਹੀਂ ਪੈਂਦਾ ਕੀ ਤੁਸੀਂ ਕੋਣ ਹੋ ਜਾਂ ਤੁਸੀਂ ਕਿਥੋਂ ਹੋ ਆਕਰਸ਼ਣ ਦਾ ਨਿਯਮ ਤੁਹਾਡੇ ਸਮੁੱਚੇ ਜੀਵਨ ਦੇ ਅਨੁਭਵਾਂ ਨੂੰ ਆਕਾਰ ਦੇ ਰਿਹਾ ਹੈ, ਇਹ ਸਭ ਤੋਂ ਪ੍ਰਭਲ ਨਿਯਮ ਤੁਹਾਡੇ ਵਿਚਾਰਾ ਰਾਹੀਂ ਇੰਜ ਕਰਦਾ ਹੈ ਤੁਸੀਂ ਅਪਣੇ ਵਿਚਾਰਾਂ ਤੋਂ ਆਕਰਸ਼ਣ ਦੇ ਇਸ ਨਿਯਮ ਨੂੰ ਅਮਲ ਚ ਲਿਆਉਂਦੇ ਹੋ ਉਨੀ ਸੋ ਬਾਰਾਂ ਵਿੱਚ ਚਾਰਲਸ ਹਨੇਲ ਨੇ ਆਕਰਸ਼ਣ ਦੇ ਇਸ ਨਿਯਮ ਦਾ ਵਿਵਰਣ ਕਰਦੇ ਕਿਹਾ ਸੀ ਇਹ ਸਭ ਤੋਂ ਮਹਾਨ ਅਤੇ ਸਭ ਤੋਂ ਅਚੂਕ ਨਿਯਮ ਹੈ ਜਿਸ ਤੇ ਸਿਰਜਣਾ ਦਾ ਸਮੁੱਚਾ ਸੂਤਾਂਤਰ ਨਿਰਭਰ ਕਰਦਾ ਹੈ ਹਰ ਯੁੱਗ ਦੇ ਬੁੱਧੀਮਾਨ ਲੋਕਾਂ ਨੂੰ ਇਸ ਨਿਯਮ ਦਾ ਗਿਆਨ ਸੀ ਤੁਸੀਂ ਇਸ ਨੂ ਪ੍ਰਾਚੀਨ ਬੇਬੀਲੋਨੀਆ ਦੀ ਸੰਸਕ੍ਰਿਤੀ ਵਿੱਚ ਵੀ ਦੇਖ ਸਕਦੇ ਹੋ ਉਹਨਾਂ ਨੂ ਇਸ ਦਾ ਗਿਆਨ ਸੀ ਹਲਾਕਿ ਇਹ ਗਿਆਨ ਬਹੁਤ ਘੱਟ ਲੋਕਾਂ ਦੇ ਚੁਨਵੇ ਸਮੂਹ ਤੱਕ ਹੀਂ ਸੀਮਿਤ ਸੀ ਇਤਿਹਾਸਕਾਰ ਪ੍ਰਚੀਨ ਬੇਬੀਲੋਨ ਦੀ ਮਹਾਨ ਉਪਲਬਦੀਆ ਅਤੇ ਪਰਾਚੂਰ ਸਮਰੀਤੀ ਦਾ ਗੁਣਗਾਣ ਕਰਦੇ ਨਹੀਂ ਥੱਕਦੇ, ਵਿਸ਼ਵ ਦੇ ਸੱਤ ਅਜੂਬਿਆ ਚੋਂ ਇੱਕ ਹੇਬਿਗ ਗਾਰਡਨਜ਼ ਇਸੇ ਸੰਸਕ੍ਰਿਤੀ ਦੀ ਦੇਣ ਸਨ ਇਸ ਕੌਮ ਨੇ ਬ੍ਰਹਮੰਡ ਦੇ ਨਿਯਮਾਂ ਨੂੰ ਸਮਜਿਆ ਅਤੇ ਉਹਨਾਂ ਤੇ ਅਮਲ ਕੀਤਾ ਏਸੇ ਕਰ ਕੇ ਏਹ ਇਤਿਹਾਸ ਦੀ ਸਭ ਤੋਂ ਦੋਲਤਮੰਦ ਕੌਮਾਂ ਚੋਂ ਇੱਕ ਬਣ ਗਈ, ਬੋਬ ਪਰੋਪਟਰ, ਕੀ ਤੁਸੀਂ ਜਾਣ ਦੇ ਹੋ ਕੀ ਸਿਰਫ਼ ਇੱਕ ਫ਼ੀਸਦੀ ਲੋਕ ਤਕਰੀਬਨ ਛਿਆਨਵੇ ਫ਼ੀਸਦੀ ਧਨ ਕਮਾਉਂਦੇ ਹਨ ਕੀ ਤੁਸੀਂ ਸੋਚਦੇ ਹੋ ਕਿ ਇਹ ਸਿਰਫ਼ ਇੱਕ ਸਹਿਯੋਗ ਹੈ ਇਹ ਤਾਂ ਪਹਿਲਾਂ ਤੋਂ ਹੀਂ ਨਿਰਧਾਰਿਤ ਹੈ ਉਹਨਾਂ ਨੂੰ ਇੱਕ ਖਾਸ ਚੀਜ਼ ਦਾ ਗਿਆਨ ਹੈ ਦਰਅਸਲ ਓਹਨਾਂ ਨੂ ਰਹੱਸ ਦਾ ਗਿਆਨ ਹੈ ਅਤੇ ਓਹੀ ਰਹੱਸ ਹੁਣ ਤੁਹਾਨੂ ਦੱਸਿਆ ਜਾ ਰਿਹਾ ਹੈ ਇਹ ਰਹੱਸ ਦੇ ਪ੍ਰਯੋਗ ਨਾਲ਼ ਲੋਕਾਂ ਨੇ ਆਪਣੇ ਜੀਵਨ ਵਿੱਚ ਦੋਲਤ ਨੂ ਆਪਣੇ ਜੀਵਨ ਵਿੱਚ ਆਕਰਸ਼ਿਤ ਕੀਤਾ ਭਾਂਵੇ ਉਹਨਾਂ ਨੇ ਇਹ ਸੋਚ ਸਮਜ ਕੇ ਕੀਤਾ ਹੋਵੇ ਜਾਂ ਅਣਜਾਣੇ ਚ ਓਹ ਬਹੁਤਾਤ ਅਤੇ ਦੋਲਤ ਦੇ ਵਿਚਾਰ ਸੋਚਦੇ ਹਨ ਉਹ ਆਪਣੇ ਦਿਮਾਗ ਵਿੱਚ ਕਿਸੇ ਵਿਰੋਧੀ ਵਿਚਾਰ ਨੂ ਜੜ ਨਹੀਂ ਜਮਾਉਣ ਦਿੰਦੇ ਉਹਨਾਂ ਦੇ ਸਭ ਤੋਂ ਪ੍ਰਬਲ ਵਿਚਾਰ ਦੋਲਤ ਬਾਰੇ ਹੀਂ ਹੁੰਦੇ ਹਨ, ਓਹ ਸਿਰਫ਼ ਦੋਲਤ ਬਾਰੇ ਹੀਂ ਸੋਚਦੇ ਰਹਿੰਦੇ ਹਨ ਅਤੇ ਓਹਨਾਂ ਦੇ ਦਿਮਾਗ ਵਿੱਚ ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੁੰਦੀ ਭਾਂਵੇ ਉਹਨਾਂ ਨੂ ਇਸ ਗੱਲ ਦਾ ਅਹਸਾਸ ਹੋਵੇ ਜਾਂ ਨਾ ਦੋਲਤ ਸਬੰਧੀ ਪ੍ਰਬਲ ਵਿਚਾਰ ਕਾਰਣ ਹੀਂ ਦੋਲਤ ਉਹਨਾਂ ਵੱਲ ਆਕਰਸ਼ਿਤ ਹੁੰਦੀਆ ਹਨ ਇਹ ਅਮਲੀ ਆਕਰਸ਼ਣ ਦਾ ਨਿਯਮ ਹੈ ਅਮਲੀ ਆਕਰਸ਼ਣ ਦੇ ਨਿਯਮ ਨੂੰ ਦੱਸਣ ਦਾ ਇੱਕ ਉੱਤਮ ਉਦਾਹਰਨ ਇਹ ਹੈ ਤੁਸੀਂ ਇਹੋ ਜਹੇ ਲੋਕਾਂ ਨੂ ਜਾਣਦੇ ਹੋਵੋਗੇ ਜਿਹਨਾਂ ਨੇ ਬੜੀ ਸਾਰੀ ਦੋਲਤ ਹਾਸਲ ਕਰ ਕੇ ਗਵਾ ਦਿੱਤੀ ਲੇਕਿਨ ਕੁਜ ਸਮੇ ਬਾਦ ਹੀਂ ਦੁਬਾਰਾ ਹਾਸਿਲ ਕਰ ਲਈ ਇੰਜ ਕਿਵੇ ਹੋਇਆ ਉਹਨਾਂ ਨੂ ਪਤਾ ਹੋਵੇ ਜਾਂ ਨਾ ਲੇਕਿਨ ਹੋਇਆ ਇਹ ਸੀ ਕੀ ਚੋ ਕਿ ਪਹਿਲਾਂ ਓਹ ਦੋਲਤ ਬਾਰੇ ਬੜੀ ਪ੍ਰਬੱਲਤਾ ਨਾਲ਼ ਸੋਚਦੇ ਸਨ ਇਸ ਲਈ ਓਹ ਉਸਨੂ ਹਾਸਿਲ ਕਰਨ ਵਿੱਚ ਸਫਲ ਹੋਏ

ਇਸੇ ਕਾਰਣ ਓਹਨਾਂ ਨੇ ਦੋਲਤ ਗਵਾ ਦਿੱਤੀ, ਦੋਲਤ ਜਾਣ ਤੋਂ ਬਾਦ ਇਸ ਦੇ ਜਾਣ ਦਾ ਡਰ ਵੀ ਗਾਇਬ ਹੋ ਗਿਆ ਅਤੇ ਓਹਨਾਂ ਨੇ ਦੋਲਤ ਦੇ ਪ੍ਰਬਲ ਵਿਚਾਰਾ ਨਾਲ਼ ਤੱਕੜੀ ਦੇ ਸਕਰਾਤਮਕ ਪੱਲੇ ਨੂ ਦਵਾਰਾਂ ਭਾਰੀ ਕਰ ਲਿਆ ਅਤੇ ਦੋਲਤ ਆਕਰਸ਼ਣ ਦਾ ਨਿਯਮ ਤੁਹਾਡੇ ਵਿਚਾਰਾਂ ਤੇ ਪ੍ਰਤੀਕ੍ਰਿਆ ਕਰਦਾ ਹੈ ਚਾਹੇ ਓਹ ਜਿਵੇ ਦੇ ਵੀ ਹੋਣ, ਸਮਾਨ ਚੀਜ਼ਾਂ ਸਮਾਨ ਚੀਜ਼ਾਂ ਨੂ ਆਕਰਸ਼ਿਤ ਕਰਦੀਆ ਹਨ ਜੋਨ ਅਸਾਰਫ

ਤੁਸੀਂ ਬ੍ਰਹਮੰਡ ਦੇ ਸਬ ਤੋਂ ਸ਼ਕਤਿਸ਼ਕੀ ਚੁਬੱਕ ਹੋ ਤੁਹਾਡੇ ਚ ਇਹੋ ਜਹੀ ਚੁਮਬਕੀਂ ਸ਼ਕਤੀ ਹੈ, ਜਿਹੜੀ ਦੁਨੀਆ ਦੀ ਕਿਸੇ ਵੀ ਚੀਜ਼ ਤੋਂ ਵੱਧ ਸ਼ਕਤੀਸ਼ਾਲੀ ਹੈ ਅਤੇ ਇਹ ਅਥਾਹ ਚੁਮਬਕੀਂ ਸ਼ਕਤੀ ਤੁਹਾਡੇ ਵਿਚਾਰਾਂ ਨਾਲ਼ ਨਿਕਲਦੀਂਆ ਹਨ, ਲੇਖਕ ਅਤੇ ਆਕਰਸ਼ਣ ਦੇ ਨਿਯਮ ਦੇ ਮਾਹਰ, ਮੁੱਢਲੇ ਤੋਰ ਤੇ ਆਕਰਸ਼ਣ ਦਾ ਨਿਯਮ ਇਹ ਕਹਿੰਦਾ ਹੈ ਕੀ

ਵਿਚਾਰਾਂ ਨੂੰ ਵੀ ਅਪਣੇ ਵੱਲ ਆਕਰਸ਼ਿਤ ਕਰ ਰਹੇ ਹੁੰਦੇ ਹੋ, ਤੁਸੀਂ ਅਪਣੇ ਜੀਵਨ ਚ ਆਕਰਸ਼ਣ ਦੇ ਨਿਯਮ ਦੇ ਸੰਦਰਵ ਵਿੱਚ ਇਹ ਅਨੁਭਵ ਕੀਤਾ ਹੋਵੇਗਾ, ਤੁਸੀਂ ਕਦੇ ਕਿਸੀ ਇਹੋ ਜਹੀ ਚੀਜ਼ ਬਾਰੇ ਸੋਚਦੇ ਹੋਵੋ ਜਿਸ ਨਾਲ਼ ਤੁਸੀਂ ਕੁਸ਼ ਨਹੀਂ ਸੀ ਤੁਸੀਂ ਉਸ ਦੇ ਬਾਰੇ ਜਿੰਨਾ ਜਿਆਦਾ ਸੋਚਿਆ ਉਹ ਓਨੀ ਹੀਂ ਜਿਆਦਾ ਬਤਤਰ ਲੱਗਣ ਲੱਗੀ, ਇੰਜ ਇਸ ਲਈ ਹੋਇਆ ਕਿਓਕਿ ਜਦੋਂ ਤੁਸੀਂ ਲਗਾਤਾਰ ਇੱਕੋ ਹੀਂ ਵਿਚਾਰ ਸੋਚਦੇ ਹੋ ਤਾਂ ਆਕਰਸ਼ਣ ਦਾ ਨਿਯਮ ਤੁਰੰਤ ਓਸੇ ਵਰਗੇ ਦੂਜੇ ਵਿਚਾਰ ਤੁਹਾਡੇ ਵੱਲ ਲਿਆਉਣ ਲੱਗਦਾ ਹੈ ਕੁਜ ਮਿੰਟਾਂ ਚ ਹੀਂ ਤੁਹਾਡੇ ਦਿਮਾਗ ਵਿੱਚ ਇਨੇ ਸਾਰੇ ਭੈੜੇ ਵਿਚਾਰ ਭਰ ਜਾਣਗੇ, ਕੀ ਸਥਿਤੀ ਪਹਿਲਾਂ ਨਾਲੋਂ ਮਾੜੀ ਦਿੱਖਣ ਲੱਗੇਗੀ, ਤੁਸੀਂ ਇਸ ਬਾਰੇ ਜਿੰਨਾ ਜਿਆਦਾ ਸੋਚੋਗੇ ਓਨੇ ਹੀਂ ਜਿਆਦਾ ਪਰੇਸ਼ਾਨ ਹੋਵੋਗੇ ਹੋ ਸਕਦਾ ਹੈ ਤੁਹਾਨੂ ਸਮਾਨ ਵਿਚਾਰਾਂ ਨੂੰ ਆਕਰਸ਼ਿਤ ਕਰਨ ਦਾ ਹੇਠ ਦਿੱਤਾ ਅਨੁਭਵ ਵੀ ਹੋਇਆ ਹੋਵੇ ਹੋ ਸਕਦਾ ਹੈ ਕੋਈ ਗਾਣਾ ਸੁਣਨ ਤੋਂ ਬਾਦ ਤੁਸੀਂ ਉਸਨੂ ਅਪਣੇ ਦਿਮਾਗ ਤੋਂ ਬਾਹਰ ਨਾ ਕੱਡ ਪਾਏ ਹੋਵੋ ਉਹ ਗਾਣਾ ਤੁਹਾਡੇ ਦਿਮਾਗ ਵਿੱਚ ਵਾਰ ਵਾਰ ਵੱਜਦਾ ਰਿਹਾ ਹੋਵੇ ਹੋ ਸਕਦਾ ਹੈ ਤੁਹਾਨੂ ਪਤਾ ਵੀ ਨਾ ਹੋਵੇ ਲੇਕਿਨ ਓਹ ਗਾਣਾ ਸੁਣਨ ਵੇਲੇ ਤੁਸੀਂ ਆਪਣਾ ਸਾਰਾ ਧਿਆਨ ਉਸ ਉੱਤੇ ਕੇਂਦਰਿਤ ਕਰ ਲਿਆ ਸੀ ਇਸ ਤਰਾਂ ਕਰ ਕੇ ਤੁਸੀਂ ਉਸ ਗਾਣੇ ਦੇ ਵਿਚਾਰ ਵਰਗੇ ਹੋਰ ਵਿਚਾਰਾ ਨੂੰ ਸੁਕ੍ਰਿਤ ਤੋਰ ਤੇ ਆਕਰਸ਼ਿਤ ਕਰ ਰਹੇ ਸੀ ਇਸ ਲਈ ਆਕਰਸ਼ਣ ਦਾ ਨਿਯਮ ਸੁਕ੍ਰਿਏ ਹੋ ਗਿਆ ਅਤੇ ਉਸਨੇ ਓਸ ਗਾਣੇ ਦੇ ਵਿਚਾਰ ਨਾਲ਼ ਮਿਲਦੇ ਜੁਲਦੇ ਵਿਚਾਰਾ ਨੂ ਤੁਹਾਡੇ ਵੱਲ ਆਕਰਸ਼ਿਤ ਕਰ ਦਿੱਤਾ ਜੋਹਨ ਅਸਾਰਫ਼ ਬਤੋਰ ਇਨਸਾਨ ਸਾਡਾ ਕੰਮ ਆਪਣੇ ਦਿਮਾਗ ਚ ਇਹੋ ਜਹੇ ਵਿਚਾਰ ਰੱਖਣਾ ਹੈ ਜਿਹਨਾਂ ਨੂ ਅਸੀਂ ਚਾਹੁੰਦੇ ਹਾਂ ਸਾਨੂ ਇਸ ਬਾਰੇ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਕਿ ਚਾਹੁੰਦੇ ਹਾਂ ਇੰਜ ਕਰ ਕੇ ਅਸੀਂ ਬ੍ਰਹਮੰਡ ਦੇ ਮਹੱਤਵ ਨਿਯਮਾਂ ਚੋਂ ਇੱਕ ਨੂ ਸੁਕ੍ਰਿਏ ਕਰ ਦਿੰਦੇ ਹਾਂ ਜਿਹੜਾ ਕੀ ਆਕਰਸ਼ਣ ਦਾ ਨਿਯਮ ਹੈ ਤੁਸੀਂ ਜਿਸ ਬਾਰੇ ਸਭ ਤੋਂ ਜਿਆਦਾ ਸੋਚਦੇ ਹੋ ਉਹ ਬਣ ਜਾਂਦੇ ਹੋ ਤੁਸੀਂ ਜਿਸ ਵਸਤੂ ਜਾਂ ਵਿਅਕਤੀ ਬਾਰੇ ਸਭ ਤੋਂ ਜਿਆਦਾ ਸੋਚਦੇ ਹੋ ਉਸ ਨੂ ਅਪਣੇ ਵੱਲ ਆਕਰਸ਼ਿਤ ਵੀ ਕਰਦੇ ਹੋ ਤੁਹਾਡਾ ਵਰਤਮਾਨ ਜੀਵਨ ਤੁਹਾਡੇ ਪੁਰਾਣੇ ਵਿਚਾਰਾ ਦਾ ਪਰਛਾਵਾਂ ਹੈ ਜਿਸ ਚ ਤੁਹਾਡੇ ਕੋਲ ਮੋਜੂਦ ਸਾਰੀਆ ਚੰਗੀਆ ਚੀਜ਼ਾਂ ਸ਼ਾਮਿਲ ਹਨ ਅਤੇ ਉਹ ਚੀਜ਼ਾਂ ਵੀ ਜਿਹੜੀਆ ਸ਼ਾਇਦ ਉਨੀਆ ਚੰਗੀਆ ਨਹੀਂ ਸਨ ਕਿਓਕਿ ਤੁਸੀਂ ਉਸਨੂ ਅਪਣੇ ਵੱਲ ਆਕਰਸ਼ਿਤ ਕਰਦੇ ਹੋ ਜਿਸ ਬਾਰੇ ਤੁਸੀਂ ਸਭ ਸੋਚਦੇ ਹੋ ਇਸ ਨਾਲ਼ ਇਹ ਅਸਾਨੀ ਨਾਲ਼ ਪਤਾ ਚੱਲ ਸਕਦਾ ਹੈ ਕੀ ਜੀਵਨ ਦੇ ਹਰ ਖੇਤਰ ਚ ਤੁਹਾਡੇ ਪ੍ਰਬਲ ਵਿਚਾਰ ਕੀ ਹਨ ਕਿਓਕਿ ਓਹ ਹਕੀਕਤ ਚ ਬਦਲ ਚੁੱਕੇ ਹਨ ਹੁਣ ਤੱਕ ਹੁਣ ਤੂਸੀ ਰਹੱਸ ਸਿੱਖ ਰਹੇ ਹੋ ਅਤੇ ਇਸ ਤੇ ਅਮਲ ਕਰ ਕੇ

ਤੁਸੀਂ ਕੀ ਚਾਹੁੰਦੇ ਹੋ ਅਤੇ ਉਸ ਨੂ ਆਪਣਾ ਪ੍ਰਬਲ ਵਿਚਾਰ ਬਣਾ ਲਵੋ ਤਾਂ ਓਹ ਚੀਜ਼ ਤੁਹਾਡੇ ਜੀਵਨ ਵਿੱਚ ਪ੍ਰਗਟ ਹੋ ਜਾਵੇਗੀ ਮਾਈਕ ਦੂਲੀ ਲੇਖਕ ਅਤੇ ਅੰਤਰਰਾਸਟਰੀ ਵਕਤਾ ਇਹ ਸਿਧਾਂਤ ਸਖੇਪ ਵਿੱਚ ਪੰਜ ਕੁ ਸ਼ਬਦਾਂ ਚ ਦੱਸਿਆ ਜਾ ਸਕਦਾ ਹੈ, ਵਿਚਾਰ ਚੀਜ਼ਾਂ ਬਣ ਜਾਂਦੇ ਹਨ ਇਸ ਸ਼ਕਤੀ ਤੋਂ ਸ਼ਕਤੀਸ਼ਾਲੀ ਨਿਯਮ ਨਾਲ਼ ਤੁਹਾਡੇ ਵਿਚਾਰ ਤੁਹਾਡੇ ਜੀਵਨ ਦੀ ਅਵਸਥਾ ਦੇ ਰੂਪ ਚ ਸਾਕਾਰ ਹੋ ਜਾਂਦੀਆ ਹਨ ਵਿਚਾਰ ਚੀਜ਼ਾਂ ਬਣ ਜਾਂਦੇ ਹਨ, ਇਹ ਸੂਤਰ ਵਾਰ ਵਾਰ ਦੁਹਰਾਹੋ ਅਤੇ ਇਸ ਨੂ ਆਪਣੀ ਚੇਤਨਾ ਤੇ ਸੋਜੀ ਵਿੱਚ ਸਿਮ ਜਾਣ ਦਿਉ ਤੁਹਾਡੇ ਵਿਚਾਰ ਚੀਜ਼ਾਂ ਬਣ ਜਾਂਦੇ ਹਨ ਜੋਹਨ ਅਸਾਰਫ਼, ਜਿਆਦਾਤਰ ਲੋਕ ਇਹ ਨਹੀਂ ਸਮਜਦੇ ਕੀ ਹਰ ਵਿਚਾਰ ਦੀ ਇੱਕ frequency ਹੁੰਦੀ ਹੈ ਅਸੀਂ ਵਿਚਾਰਾ ਨੂ ਮਾਪ ਸਕਦੇ ਹਾਂ ਇਸ ਲਈ ਜੇਕਰ ਤੁਸੀਂ ਵਾਰ ਵਾਰ ਇੱਕੋ ਹੀਂ ਚੀਜ਼ ਬਾਰੇ ਸੋਚ ਰਹੇ ਹੋ ਅਪਣੇ ਦਿਮਾਗ ਚ ਉਸ ਅਸਹੂਤੀ ਨਵੀਂ ਕਾਰ ਦਾ ਮਾਲਕ ਬਣਨ ਦੀ ਕਲਪਨਾ ਕਰ ਰਹੇ ਹੋ ਉਸ ਪੈਸੇ ਦੇ ਮਾਲਕ ਬਣਨ ਦੀ ਜਿਸਦੀ ਤੁਹਾਨੂ ਲੋੜ ਹੈ company ਬਣਾਉਣ ਦੀ, ਆਦਰਸ਼ ਜੀਵਨ ਸਾਥੀ ਬਣਾਉਣ ਦੀ, ਜੇਕਰ ਤੁਸੀਂ ਉਸ ਨੂ ਕਲਪਨਾ ਕੇ ਦੇਖ ਰਹੇ ਹੋ ਤਾਂ ਤੁਸੀਂ ਉਸੇ frequency ਨੂੰ ਇੱਕ ਸਾਰ ਭੇਜ ਰਹੇ ਹੋ ਡਾਕਟਰ ਜੋਯ ਵਿਟਾਲ, ਵਿਚਾਰ ਚੁਮਬਕੀਂ ਸੰਕੇਤ ਭੇਜਦੇ ਹਨ ਜਿਹੜੀ ਉਸ ਵਰਗੀ ਚੀਜ਼ ਨੂ ਤੁਹਾਡੇ ਵੱਲ ਆਕਰਸ਼ਿਤ ਕਰਦੇ ਹਨ ਪ੍ਰਬਲ ਵਿਚਾਰ ਜਾਂ ਮਾਨਸਿਕ ਨਜਰੀਆ ਚੁਬੱਕ ਹੈ ਏਹ ਹੈ ਕੀ ਸਮਾਨ ਚੀਜ਼ਾਂ

ਵਿਚਾਰ ਚਉਬਕੀ ਹੁੰਦੇ ਹਨ ਅਤੇ ਵਿਚਾਰਾ ਦੀ ਇੱਕ frequency ਹੁੰਦੀ ਹੈ, ਜਦੋਂ ਤੁਸੀਂ ਸੋਚਦੇ ਹੋ ਤਾਂ ਉਹ ਵਿਚਾਰ, ਬ੍ਰਹਮੰਡ ਪਹੁੰਚ ਜਾਂਦੇ ਹਨ ਤੇ ਚੁਮਬਕ ਵਾਂਗ ਸਮਾਨ frequency ਵਾਲੀਆ ਚੀਜ਼ਾਂ ਨੂ ਆਕਰਸ਼ਿਤ ਕਰਦੇ ਹਨ coronavirus ਜਾਂ covid nineteen ਸੰਕ੍ਰਮਣ ਇੱਕ ਇਸ ਤਰਾਹ ਦੀ ਬਿਮਾਰੀ ਹੈ ਜਿਸ ਨੂੰ ਪੂਰੇ ਸੰਸਾਰ ਵਿਚ ਮਹਾਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ ਨਵੰਬਰ ਦੋ ਹਜਾਰ ਉੱਨੀ ਵਿਚ ਸਬ ਤੋਂ ਪਹਿਲਾਂ ਇਹ virus ਚੀਨ ਵਿਚ ਮਿਲਾ ਸੀ ਅਤੇ ਉਸ ਤੋਂ ਬਾਅਦ ਇਹ ਪੂਰੇ ਸੰਸਾਰ ਵਿਚ ਫੈਲ ਗਿਆ ਹੈ ਜਨਵਰੀ ਦੋ ਹਜਾਰ ਵੀ ਵਿਚ ਇਸ virus ਨੂੰ ਪੂਰੀ ਤਰਾਹ ਭਾਰਤ ਵਿਚ ਪਾਇਆ ਗਿਆ ਸੀ ਇੱਕੀਸ ਮਾਰਚ ਦੋ ਹਜਾਰ ਵੀ ਨੂੰ ਸਮੁਚੇ ਭਾਰਤ ਵਿਚ curfew ਲਾ ਦਿੱਤਾ ਗਿਆ ਸੀ ਕਰੋਨਾ virus ਕੀ ਹੈ ਇੱਕ ਕਰੋਨਾ virus ਇਕ ਇਹ ਜੀ ਸੰਕ੍ਰਮਣ ਵਾਲੀ ਬਿਮਾਰੀ ਹੈ ਜੋ ਕਿ ਇੱਕ ਬੰਦੇ ਤੋਂ ਕਈ ਬੰਦਿਆਂ ਵਿਚ ਫੈਲ ਸਕਦੀ ਹੈ ਸੰਕ੍ਰਮਿਤ ਬੰਦੇ ਵਿਚ ਕੁਛ ਇਹੋ ਜਿਹੇ ਲਕਸ਼ਨ ਪਾਏ ਜਾ ਸਕਦੇ ਹਨ ਜਿਵੇ ਕਿ ਬੁਖਾਰ ਜੁਖਾਮ ਗਲਾ ਬੰਦ ਸਾਹ ਲੈਣ ਵਿਚ ਦਿੱਕਤ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 ਆਪਸ ਵਿਚ ਵੀ ਤਿੰਨ ਫਿੱਟ ਦੀ ਦੂਰੀ ਬਣਾ ਕੇ ਰੱਖੋ ਘਰ ਤੋਂ ਬਾਹਰ ਨਿਕਲਣ ਤੋਂ ਬਾਅਦ mask ਲਾ ਕੇ ਰੱਖੋ ਬਾਰ ਬਾਰ ਹੱਥ ਧੋਵੋ covid nineteen ਬਚਾਵ ਕਈ ਭਾਰਤ ਦੀ vaccine ਕਰੋਨਾ ਮਹਾਮਾਰੀ ਤੋਂ ਬਚਨ ਲਈ ਭਾਰਤ ਅਤੇ ਦੂਜੇ ਦੇਸ਼ਾਂ ਜਿਵੇਂ ਕਿ ਰੂਸ ਨੇ ਵੀ ਕਰੋਨਾ ਤੋਂ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 ਬਾਂਗਲਾਦੇਸ਼ ਵਰਗੇ ਕਈ ਦੇਸ਼ਾਂ ਨੂੰ vaccine ਦਿੱਤੀ ਹੈ ਨਿਸ਼ਕਸ਼ ਯਾਂ ਸਾਰਾਂਸ਼ ਯਾਂ ਨਤੀਜਾ ਅੱਜ ਇੱਕ ਸਾਲ ਬਾਅਦ ਵੀ ਪੂਰੀ ਦੁਨੀਆਂ ਵਿਚ ਉਸੇ ਤਰਾਹ ਦਾ ਹੀ ਮਾਹੌਲ ਹੈ ਭਾਰਤ ਵਿਚ ਕਈ ਥਾਵਾਂ ਤੇ ਫਿਰ ਦੋਬਾਰਾ night curfew ਲਾ ਦਿੱਤਾ ਗਿਆ ਹੈ ਅੱਜ ਦੇ ਹਾਲਾਤ ਨੂੰ ਨਜ਼ਰ ਵਿਚ ਰੱਖਦੇ ਹੋਏ ਸਾਨੂੰ ਇਸ ਦੇ ਬਚਾਵ ਲਈ mask ਲਾ ਕੇ ਰੱਖਣਾ ਚਾਹੀਦਾ ਹੈ ਅਤੇ ਸਰਕਾਰ ਵੱਲੋਂ ਦੱਸੇ ਹੋਏ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਕਰੋਨਾ ਵਾਇਰਸ ਜਾਂ covid nineteen ਸੰਕ੍ਰਮਣ ਇਕ ਇਸ ਤਰਾਹ ਦੀ ਬਿਮਾਰੀ ਹੈ ਜਿਸਨੂੰ ਪੂਰੇ ਸੰਸਾਰ ਵਿਚ ਮਹਾਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ ਨਵੰਬਰ ਦੋ ਹਜਾਰ ਉੱਨੀ ਵਿਚ ਸਬਤੋਂ ਪਹਿਲਾਂ ਇਹ virus ਚੀਨ ਵਿਚ ਮਿਲਾ ਸੀ ਅਤੇ ਉਸ ਤੋਂ ਬਾਅਦ ਇਹ ਪੂਰੇ ਸੰਸਾਰ ਵਿਚ ਫੈਲ ਗਿਆ ਹੈ ਜਨਵਰੀ ਦੋ ਹਜਾਰ ਵੀ ਵਿਚ ਇਸ virus ਨੂੰ ਪੂਰੀ ਤਰਾਹ ਭਾਰਤ ਵਿਚ ਪਾਇਆ ਗਿਆ ਸੀ ਇੱਕੀਸ ਮਾਰਚ ਦੋ ਹਜਾਰ ਵੀ ਨੂੰ ਸਮੁਚੇ ਭਾਰਤ ਵਿਚ curfew ਲਾ ਦਿੱਤਾ ਗਿਆ ਸੀ coronavirus ਕੀ ਹੈ coronavirus ਇਕ ਇਹ ਜੀ ਸੰਕ੍ਰਮਣ ਵਾਲੀ ਬਿਮਾਰੀ ਹੈ ਜੋ ਕਿ ਇੱਕ ਬੰਦੇ ਤੋਂ ਕਈ ਬੰਦਿਆਂ ਵਿਚ ਫੈਲ ਸਕਦੀ ਹੈ ਸੰਕ੍ਰਮਿਤ ਬੰਦੇ ਵਿਚ ਕੁਛ ਇਹੋ ਜਿਹੇ ਲਕਸ਼ਨ ਪਾਏ ਜਾ ਸਕਦੇ ਹਨ ਜਿਵੇ ਕਿ ਬੁਖਾਰ, ਜੁਖਾਮ, ਗਲਾ ਬੰਦ, ਸਾਹ ਲੈਣ ਵਿਚ ਦਿੱਕਤ।

ਆਪਸ ਵਿਚ ਵੀ ਤਿੰਨ ਫਿੱਟ ਦੀ ਦੂਰੀ ਬਣਾ ਕੇ ਰੱਖੋ ਘਰ ਤੋਂ ਬਾਹਰ ਨਿਕਲਣ ਤੋਂ ਬਾਅਦ mask ਲਾ ਕੇ ਰੱਖੋ ਬਾਰ ਬਾਰ ਹੱਥ ਧੋਵੋ covid nineteen ਬਚਾਵ ਲਈ ਭਾਰਤ ਦੀ vaccine ਕਰੋਨਾ ਮਹਾਮਾਰੀ ਤੋਂ ਬਚਨ ਲਈ ਭਾਰਤ ਅਤੇ ਦੂਜੇ ਦੇਸ਼ਾਂ ਜਿਵੇਂ ਕਿ ਰੂਸ ਨੇ ਵੀ

ਭਾਰਤ ਨੇ ਸ਼੍ਰੀ ਲੰਕਾ ਭੂਟਾਨ ਨੇਪਾਲ ਮਾਲਦੀਵ ਬਾਂਗਲਾਦੇਸ਼ ਵਰਗੇ ਕਈ ਦੇਸ਼ਾਂ ਨੂੰ vaccine ਦਿੱਤੀ ਹੈ ਨਿਸ਼ਕਸ਼ ਯਾਂ ਸਾਰਾਂਸ਼ ਯਾਂ ਨਤੀਜਾ ਅੱਜ ਇੱਕ ਸਾਲ ਬਾਅਦ ਵੀ ਪੂਰੀ ਦੁਨੀਆਂ ਵਿਚ ਉਸੇ ਤਰਾਹ ਦਾ ਹੀ ਮਾਹੌਲ ਹੈ ਭਾਰਤ ਵਿਚ ਕਈ ਥਾਵਾਂ ਤੇ ਫਿਰ ਦੋਬਾਰਾ night ਕਰਫਯੂ ਲਾ ਦਿੱਤਾ ਗਿਆ ਹੈ ਅੱਜ ਦੇ ਹਾਲਾਤ ਨੂੰ ਨਜ਼ਰ ਵਿਚ ਰੱਖਦੇ ਹੋਏ ਸਾਨੂੰ ਇਸ ਦੇ ਬਚਾਵ ਲਈ mask ਲਾ ਕੇ ਰੱਖਣਾ ਚਾਹੀਦਾ ਹੈ ਅਤੇ ਸਰਕਾਰ ਵੱਲੋਂ ਦੱਸੇ ਹੋਏ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਕਰੋਨਾ ਵਾਇਰਸ ਜਾਂ covid nineteen ਸੰਕ੍ਰਮਣ ਇਕ ਤਰਾਹ ਦੀ ਬਿਮਾਰੀ ਹੈ ਜਿਸ ਨੂੰ ਪੂਰੇ ਸੰਸਾਰ ਵਿਚ ਮਹਾਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ ਨਵੰਬਰ ਦੋ ਹਜਾਰ ਉੱਨੀ ਵਿਚ ਸਬ ਤੋਂ ਪਹਿਲਾਂ ਇਹ virus ਚੀਨ ਵਿਚ ਮਿਲਾ ਸੀ ਅਤੇ ਉਸ ਤੋਂ ਬਾਅਦ ਇਹ ਪੂਰੇ ਸੰਸਾਰ ਵਿਚ ਫੈਲ ਗਿਆ ਹੈ ਜਨਵਰੀ ਦੋ ਹਜਾਰ ਵੀ ਵਿਚ ਇਸ virus ਨੂੰ ਪੂਰੀ ਤਰਾਹ ਭਾਰਤ ਵਿਚ ਪਾਇਆ ਗਿਆ ਸੀ ਇੱਕੀਸ ਮਾਰਚ ਦੋ ਹਜਾਰ ਵੀ ਨੂੰ ਸਮੁਚੇ ਭਾਰਤ ਵਿਚ

ਜੈਨਸ਼ਿਰੀ ਜੀ ਕੀ ਹਾਲ ਆ

ਕੁਛ ਨੀਂ ਬਸ ਵਿਹਲੀ ਬੈਠੀ ਹੀਗੀ ਹੀ ਮੈਂ ਕਿਆ ਫੋਨ ਲਾ ਲਲ਼ੀਏ ਅੱਛਾ ਅੱਛਾ ਕੰਮ ਕਾਰ ਕਰ ਲਿਆ ਕੰਮ ਕਾਰ ਹਾਂ ਮੰਮੀ ਨੇ ਕਰ ਲਿਆ ਅੱਛਾ ਅੱਛਾ ਚਲੋ ਵਧੀਆ

ਹਾਂ ਬਸ ਠੀਕ ਵਧੀਆ

ਕੁਛ ਨਹੀਂ ਮੈਂ ਤਿਆਰ ਹੁੰਦੀ ਪਈ ਹਾ ਚੱਲੀ ਹਾਂ ਕਿਤੇ ਸ਼ਹਿਰ ਨੂੰ ਕਿਥੇ ਚੱਲੇ ਹੋ ਮੈਂ ਚੱਲੀ ਆ ਬਟਾਲੇ ਨੂੰ ਮਾੜਾ ਜਾ ਕੰਮ ਹੀ ਕਿ ਉੱਦਾਂ ਚੱਲੇ ਹੋ

ਧੁੱਪ ਅੜੀਏ ਗਰਮੀ ਬੜੀ ਹੋ ਗਈ ਆ ਆਹ ਦੋ ਤਿੰਨਾਂ ਦੇ ਵਿਚ ਤੇ ਗਰਮੀ ਅੰਤਾਂ ਦੀ ਪੈ ਗਈ ਆ ਕਿਤੇ ਗਰਮੀ ਨੇ ਤੇ ਮੈਂ ਕਹਿਨੀ ਮਾਂ ਭੈਣ ਇਕ ਕੀਤੀ ਪਈ ਸਾਰਿਆਂ ਦੀ ਸਹੀ ਗੱਲ ਆ ਬਹੁਤੀ ਜਿਆਦਾ ਗਰਮੀ ਪਹਿਲਾਂ ਤੇ ਆਉਣ ਨਹੀਂ ਦਈ ਠੰਡ ਗਰਮੀ ਤੇ ਜੇ ਹੁਣ ਆਈ ਆਈ ਤਾਂ ਹੁਣ ਆਈ ਇਕੋ ਵਾਰੀਂ ਆ ਪਰ ਪੈਣੀ ਬਹੁਤ ਗਰਮੀ ਐਰਕਾ

ਅੱਜ ਸਤਾਰਾਂ ਸਤਾਰਾਂ ਅਪਰੈਲ ਹੋਈ ਅਜੇ ਹਜੇ ਤੇ ਗਰਮੀ start ਹੋਈ ਈ ਅਪਰੈਲ ਮਹੀਨੇ ਵਿਚ ਇਹ ਹਾਲ ਆ ਅੱਗੇ ਕੀ ਬਣੇਗਾ ਤੇ ਵੇਖ ਅਜੇ ਤੇ ਬੈ ਬੈ ਤੇ ਹਾਡੀ ਅਪਰੈਲ ਵਿਚ ਕਰਾ ਦਿੱਤੀ ਤਿੰਨਾਂ ਦੇ ਵਿਚ ਤੇ ਜੇ ਕਿਤੇ ਪੂਰਾ ਮਹੀਨੇ ਇੱਦਾਂ ਦੇ ਦੋ ਤਿੰਨ ਕੜਾਕੇ ਦੇ ਲੱਗ ਗਏ ਤੇ ਮਰਜਾ ਗੇ ਅਹੀ ਉੱਦਾਂ ਹੀ

ਤੇ ਪਾਣੀ ਮੈਂ ਆਪ ਕੱਲ ਪਰਸੋ ਦੀ ਲੁਧਿਆਣੇ ਗਈ ਦੀ ਹੀ ਕੰਮ ਹੀਗਾ ਮੈਨੂੰ ਉਥੇ ਤੇ ਪਾਣੀ ਤੇ ਮੈਂ ਨੀ ਬੋਤਲ ਵਿਚੋਂ ਮੁੱਕਣ ਦਿਤਾ ਆਪਣੀ ਵਿਚ ਜਿਥੇ ਕਿਤੇ ਮੁੱਕਜੇ ਨਾਲ ਹੀ ਬੋਤਲ ਲੈ ਕੇ ਠੰਡਾ ਪਾਣੀ ਬੋਤਲ ਵਿਚ ਹਾਂ ਪਾਣੀ ਪਾਣੀ ਤੋਂ ਬਗੈਰ ਨਹੀ ਹੁਣ ਕਿਤੇ ਵੀ ਨਿਕਲਿਆ ਜਾਇਆ ਘਰੋ ਭੈਣਾਂ ਪਾਣੀ ਵੀ ਨਾ ਸਰਦਾ ਕੁਖ ਵੀ ਪਾਣੀ ਬਿਨਾ ਵੀ ਨਈਂ ਸਰਦਾ

ਨਹੀਂ ਹਜੇ ਬੋਤਲ ਤੇ ਮੇਰੀ ਦੂਜੀ ਹੀ ਪਰ ਫਿਰ ਵੀ ਪਾਣੀ ਬੰਦਾਂ ਕਿੰਨਾਂ ਕਿ ਬੋਤਲਾਂ ਵਿਚ ਭਰੀ ਜਾਵੇ ਪੀ ਪੀ ਜਾਵੇ ਪੀ ਜਾਵੇ ਮੁੜਕੇ ਮੁੜਕੇ ਸੂ ਸੂ ਵਗੈਰਾ ਆ ਜਾਵੇ ਤੇ ਉਹ ਕਿਥੇ ਜਾਣਾ ਕਰਨ ਵਾਸਤੇ

ਭਾਈ ਬੱਸ ਵਾਲਿਆਂ ਰੁਕੀ ਮਾੜਾ ਜਾ ਜਿਹਾ ਮੈਂ ਜਾਣਾ ਈ ਭੈਣਾਂ ਇਕ ਵਾਰੀ ਇੱਦਾਂ ਈ ਨਾ ਇੱਦਾਂ ਗਏ ਦੀ ਹੀਗੇ ਨਹੀ ਉਥੇ ਮਾਤਾ ਦਾ ਮੇਲਾ ਲੱਗਦਾ ਉਥੇ ਗਏ ਹੀ ਤੇ ਮੀਨਾ ਨੂੰ ਆਹੋ ਮੀਨਾ ਨੂੰ ਕਿਤੇ ਆ ਗਿਆ ਉਥੇ ਬਾਥਰੂਮ ਤੇ ਇਹਨੇ ਭੈਣਾਂ ਟਰੱਕ ਦੇ ਵਿਚ ਰੋਕਣ ਕਿਥੇ ਹੈ ਤੇ ਉਤਲੇ ਪਾਸੇ ਦੀ ਹੀਗੀ ਤੇ ਲਿਫਾਫੇ ਵਿਚ ਦੈ ਪਈ ਫੇਰ ਫਿਰ ਕੀ ਲੋਕੀ ਵੇਖਣ ਮੀਂਹ ਆ ਗਿਆ ਮੀਂਹ ਆ ਗਿਆ ਤੰਗ ਕੀਤਾ ਹੀ

ਆਹੋ ਤੇ ਇਕ ਗੱਲ ਹੋਰ ਵੀ ਸੋਚੀਏ ਤੇ ਬੰਦਾ ਫਿਰ ਕਰੇ ਵੀ ਕੀ control ਵੀ ਨਹੀਂ ਨਾ ਹੁੰਦਾ ਕਰ ਵੀ ਨਹੀਂ ਨਾ ਸਕਦਾ ਕੁਛ ਬੰਦਾ ਤੇ ਕਰੇ ਵੀ ਕੀ ਯਕਦਮ ਬੰਦਾ ਜਾਏ ਵੀ ਕਿੱਧਰ ਨੂੰ

ਸਹੀ ਗੱਲ ਆ ਤੁਹੀ ਗਏ ਕਦੇ ਸਰਦਨੇ ਨਹੀਂ ਮੈਂ ਨੀ ਅਜੇ ਤੱਕ ਗਈ ਸੁਣਿਆ ਵਾ ਮੈ ਪਹਿਲਾਂ ਕਾਫੀ ਪਹਿਲਾਂ ਵੀ ਸੁਣਦੀ ਆਈ ਹੁਣ ਵੀ but ਮੈਂ ਗਈ ਨਹੀਂ ਅਜੇ ਤੱਕ ਹਮ ਸੁਣਿਆ ਮੈਂ ਵੀ ਬੜੀ ਵਾਰੀ ਪਰ ਮੈਂ ਅੱਜ ਤੱਕ ਨਹੀਂ ਕੱਲੀ ਗਈ

ਰਾਣਾ ਪਤਾ ਨਹੀਂ ਕੁਛ ਇੱਦਾਂ ਦਾ ਉਹਦੇ ਵੀ ਗਈ ਆ ਨਾ ਮੈਂ ਬਿਧੀਪੁਰ ਬਸ ਗਈ ਬਸ ਇਹ ਤੋਂ ਵੱਧ ਕਿ ਮੈਂ ਨਹੀਂ ਕੀਤੇ ਵੀ ਗੀ

ਖਾਹਿਸ਼ ਹੀ ਕਿ ਮੈਂ ਜਾਣਾ ਮੈਂ ਵੇਖਣਾ ਸਾਰੇ ਜਾ ਕੇ ਵੇਖਣਾ ਵਾ ਮਤਲਬ ਕਿ ਇਕ ਹੁੰਦਾ ਨਾ ਬੰਦੇ ਦੇ